ਮੁਕਤੀ ਪ੍ਰਾਪਤ ਕੀਤੀ ਸੀ ਜਿੱਤ ਜਿਸ ਦੀ ਖ਼ੁਸ਼ੀ ਵਿੱਚ ਜੈਨ ਧਰਮ ਨੂੰ ਮੰਨਣ ਵਾਲਿਆਂ ਦਾ ਦੀਪਮਾਲਾ ਕੀਤੀ ਇਸ ਤਰ੍ਹਾਂ ਦੀਵਾਲੀ ਮਨਾਉਣ ਵਿੱਚ ਕਸ਼ਟਾਂ ਤੋਂ ਮੁਕਤ ਪ੍ਰਾਪਤ ਕਰਨ ਦੀਆਂ ਭਾਵਨਾ ਰਲੀ ਹੋਈ ਹੈ।

ਤਿਉਹਾਰ ਅਸਲੀ ਰੂਪ ਵਿੱਚ ਮੌਸਮੀ ਤਿਉਹਾਰ ਹੈ ਜੋ ਪੁਰਾਤਨ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਰੁੱਤ ਬਦਲੀ ਨਾਲ ਸੰਬੰਧਿਤ ਹੋਣ ਕਰਕੇ ਲੋਕ ਸਰਦੀ ਤੋਂ ਬਚਣ ਲਈ ਇਸ ਦਿਨ ਨੂੰ ਅੰਦਰ ਸੌਣਾ ਸ਼ੁਰੂ ਕਰਦੇ ਹਨ।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 ਸਾਫ਼ ਸਫ਼ਾਈ ਕਰਦੇ ਹਨ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਨੂੰ ਮਨਾਉਂਦੇ ਹਨ ਬਜ਼ਾਰਾਂ ਦੀ ਸਜ ਸਜਾਵਟ ਇਸ ਦਿਨ ਸਾਰਾ ਬਾਜ਼ਾਰ ਚੰਗੀ ਤਰ੍ਹਾਂ ਸਜਿਆ ਧਜਿਆ ਹੁੰਦਾ ਹੈ ਬਜ਼ਾਰ ਇੱਕ ਇਹੋ ਜਿਹਾ ਮਹੀਨਾ ਹੈ ਜੋ ਕਿ ਸਜਣੇ ਸ਼ੁਰੂ ਹੋ ਜਾਂਦੇ ਹਨ ਦੀਵਾਲੀ ਵਾਲੇ ਦਿਨ ਬਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ ਖ਼ਾਸ ਕਰ ਹਵਾਲੀਆ, ਖਿਡੌਣਿਆਂ ਅਤੇ ਪਟਾਕਿਆਂ ਦੀਆਂ ਦੁਕਾਨਾਂ ਦੀ ਰੌਣਕ ਵੱਖਰੀ ਹੁੰਦੀ ਹੈ ਮੌਸਮ ਖਾਣ ਪੀਣ ਨਾਲ ਢੁਕਵਾਂ ਹੁੰਦਾ ਹੈ ਇਸ ਲਈ ਲੋਕ ਬਹੁਤ ਹੀ ਜ਼ਿਆਦਾ ਮਠਿਆਈਆਂ ਖ਼ਰੀਦਦੇ ਹਨ ਦੀਵਾਲੀ ਵਾਲੀ ਰਾਤ ਦਾ ਦ੍ਰਿਸ਼ ਦੀਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਘਰਾਂ ਵਿੱਚ ਅੰਦਰ ਬਾਹਰ ਲੜੀਆਂ ਲੱਗ ਜਾਂਦੀਆਂ ਹਨ ਸ਼ੁਰੂ ਵਿੱਚ ਘਿਓ ਫਿਰ ਤੇਲ ਜਲਦੀਆਂ ਹਨ, ਘਿਓ ਫਿਰ ਤਲੀਆਂ ਤੇ ਦੀਵਿਆਂ ਲਈ ਜਾਣ ਲੱਗ ਜਾਂਦੀਆਂ ਹਨ। ਅੱਜ-ਕਲ੍ਹ ਦੀਵੇ ਕੇਵਲ ਸ਼ਗਨ ਮਾਤਰ ਰਹੇ ਹਨ ਇਹ ਥਾਂ ਮੋਮਬੱਤੀਆਂ ਤੋਂ ਅਗੋਂ ਭਾਂਤ-ਭਾਂਤ ਦੇ ਬਲਬਾਂ ਦੇ ਲਈ ਹੈ ਇਸ ਰਾਤ ਨੂੰ ਲੋਕ ਪਹਿਲਾਂ ਧਾਰਮਿਕ ਸਥਾਨਾਂ, ਮੜ੍ਹੀਆਂ ਮਸਾਣਾਂ, ਸਮਾਧਾਂ, ਰੂੜ੍ਹੀਆਂ ਤੇ ਦੀਵੇ ਜਗਾਉਂਦੇ ਹਨ।

ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਤੇਜ ਸਿੰਘ ਹੈ ਜੀ ਤੇ ਮੈਂ ਪਿੰਡ ਕੁੰਬੜੇ ਦਾ ਰਹਿਣ ਵਾਲਾ ਹੈ ਤੇ ਤੁਹਾਨੂੰ ਮੈਂ ਅਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਣ ਜਾ ਰਿਹਾ ਹਾਂ।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

ਛੋਲਾਂ ਸੌ ਛਿਆਹਠ ਈਸਵੀ ਵਿੱਚ ਪਟਨਾ ਵਿਖੇ ਮਾਤਾ ਗੁਜਰੀ ਜੀ ਕੁੱਖੋਂ ਹੋਇਆ ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਇਹਨਾਂ ਇਹਨਾਂ ਦਿਨਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਆਸਾਮ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

ਸ਼ਹੀਦੀ ਦੇਣ ਲਈ ਪ੍ਰੇਰਿਆ ਔ ਔਰੰਗਜੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਨਾ ਬਣਨ ਉੱਤੇ ਸ਼ਹੀਦ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਰਾਏ ਜੀ ਦੇ ਅੰਦਰ ਇਸ ਅਤਿਆਚਾਰੀ ਬਾਦਸ਼ਾਹ ਦੇ ਵਿਰੁੱਧ ਘ੍ਰਿਣਾ ਦੇ ਭਾਂਬੜ ਵਲ ਉੱਠੇ ਉਹਨਾਂ ਨੇ ਧਰਮ ਦੇੇ ਨਾਂ ਤੇ ਜ਼ੁਲਮ ਕਰਨ ਵਾਲੇ ਔਰੰਗਜੇਬ ਦੇ ਜਾਂਚ ਵਿਰੁੱਧ ਲੜਨ ਦਾ ਨਿਸ਼ਚਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੂੰ ਸਾਲਾਂ ਦੀ ਉਮਰ ਵਿੱਚ ਗੁਰਗੱਦੀ ਉੱਤੇ ਬੈਠੇ ਉਹਨਾਂ ਨੇ ਸਮਾਜ ਦੇ ਦੁਆਲੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਵਿੱਚ ਸ਼ਕਤੀ ਭਰਨ ਦਾ ਨਿਸ਼ਚਾ ਕਰ ਲਿਆ ਉਹ ਜ਼ੁਲਮ ਤੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਜਾਣ, ਆਪ ਇੱਕ ਮਹਾਨ ਦੇ ਕਵੀ ਸਨ, ਉਹਨਾਂ ਦਾ ਵਿਚਾਰ ਸੀ ਕਿ ਚੰਗਾ ਕੰਮਾਂ ਵਿੱਚ ਹੈ ਤੇ ਦਿਲ ਦੇ ਹਨੇਰੇ ਪੱਖਾਂ ਨੂੰ ਚਾਨਣ ਕਰਦਾ ਹੈ, ਆਪਦੇ ਦਰਬਾਰ ਵਿੱਚ ਬਵੰਜਾ ਮਹਾਨ ਕਵੀ ਸਨ ਉਹਨਾਂ ਦੀ ਰਚਨਾ ਦੇ ਲੋਕਾਂ ਅੰਦਰ ਵੀਰਤਾ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਭਰੀ ਹੈ ਆਪ ਕੁੱਝ ਦੇ ਜਿੰਨਾਂ ਨਾਲ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਆਉਂਦਾ ਸ਼ਹਿਰ ਵਿੱਚ ਵੀ ਰਹੇ ਆਪ ਦੀ ਬੰਦੀ ਸ਼ਕਤੀ ਦੇ ਪ੍ਰਸਿੱਧ ਕਾਰਕ ਆਲੇ ਅਹ ਦੁਆਲੇ ਕਈ ਪਹਾੜੀ ਰਾਜਿਆਂ ਦੇ ਖ਼ਾਸ ਕਰਕੇ ਬਿਲਾਸਪੁਰ ਦੇ ਰਾਜੇ ਤੇ ਦੇ ਅੰਦਰ

ਨੂੰ ਸਿਪਾਹੀਆਂ ਦਾ ਰੂਪ ਦੇਣ ਦਾ ਵਿਚਾਰ ਬਣਾਇਆ, ਇਸ ਉਦੇਸ਼ ਲਈ ਸੋਲਾ ਸੌ ਨੜ੍ਹਿਨਵੇਂ ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਸਿੱਖ ਧਰਮ ਨੂੰ ਇੱਕ ਵੱਖਰਾ ਰੂਪ ਦੇ ਦਿੱਤਾ, ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਤੇ ਕਿਹਾ ਸਵਾ ਲਾਖ ਸੇ ਏਕ ਲੜਾਊਂ ਤਬੈ ਗੁਰੂ ਨਾਮ ਕਹਾਊਂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਜੀ ਪਾਸੋਂ ਹਾਰ, ਹਾਰ ਕੇ ਆਪਦੀ ਸਿਕਾਇਤ ਕੀਤੀ, ਉਸਨੇ ਭਾਰੀ ਫ਼ੋਜ ਆਨੰਦਪੁਰ ਸਾਹਿਬ ਦੇ ਘਰੇ ਲਈ ਭੇਜ ਦਿੱਤੀ ਸਾਲ ਭਰ ਘੇਰਾ ਜਾਰੀ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬਰੀ ਕਿਲ੍ਹਾ ਛੱਡਣਾ ਪਿਆ, ਚੰਮਕੌਰ ਦੀ ਲੜਾਈ ਵਿੱਚ ਆਪ ਦੇ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 ਆਪ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਖਿਦਰਾਨੇ ਦੀ ਢਾਬ ਪਹੁੰਚੇ, ਇੱਥੇ ਮੁੜ ਆਪ ਦਾ ਸਾਹਮਣਾ ਮੁਗਲ ਫ਼ੌਜ ਨਾਲ ਹੋਇਆ, ਇਸ ਚਾਲੀ ਮੁਕਤਿਆਂ ਦੇ ਸ਼ਹੀਦੀ ਸ਼ਹੀਦੀ ਨਾਲ ਨਾਂ ਮੁਕਤਸਰ ਪਿਆ ਇੱਥੋਂ ਆਪ ਤਲਵੰਡੀ ਨੇ ਇੱਥੇ ਹੀ ਆਪਣੇ ਗੁਰੂ ਸਾਹਿਬ ਨੂੰ ਸਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਦਰਜ ਕੀਤੀ ਆਪਣੇ ਦੀਨਾ ਕਾਂਗੜੇ ਤੋਂ ਔ ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਿਆ ਤੇ ਤੇ ਆਪ ਨੰਦੇੜ ਜਾ ਪਹੁੰਚੇ ਇੱਥੇ ਆਪਣੇ ਮਾਧੋ ਦਾਸ ਵੈਗਾਰੀ ਮਾਧੋ ਦਾਸ ਵੈਗਾਰੀ ਨੂੰ ਸਿੰਘਾਂ ਸਜਾ ਕੇ ਉਸ, ਉਸਦਾ ਨਾਂ ਬੰਦਾ ਬਹਾਦਰ ਤੇ ਪੰਜਾਬ ਵੱਲ ਤੋਰਿਆ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਸਤਾਰਾਂ ਸੌ ਅੱਠ ਈਸਵੀ ਜੋਤੀ ਜੋਤ ਸਮਾ ਗਏ, ਆਪ ਦੀ ਕੁਰਬਾਨੀ ਦੁਨੀਆਂ ਦੇ ਇਤਿਹਾਸ ਵਿੱਚ ਸਦਾ ਸੁਨਿਹਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਦਸਵੇਂ ਇਸ ਮਹਾਨ ਤੇ ਅਦੁੱਤੀ ਸਖ਼ਸੀਅਤ ਦਾ ਜਨਮ ਛੋਲਾਂ ਸੌ ਸ ਛਿਆਹਠ ਈਸਵੀ ਵਿੱਚ ਪਟਨਾ ਵਿਖੇ ਮਾਤਾ ਗੁਜਰੀ ਦੀ ਕੁਖੋਂ ਹੋਇਆ, ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ

ਆਪ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸਮੇਂ ਆਪਣੇ ਪਿਤਾ ਦੀ, ਪਿਤਾ ਜੀ ਨੂੰ ਮਜ਼ਲੂਮਾਂ ਦੀ ਰਾਖੀ, ਤੇਗ ਬਹਾਦਰ ਜੀ ਨੂੰ ਮੁਸਲਮਾਨ ਨਾ ਬਣਨ ਉੱਤੇ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਰਾਏ ਦੇ ਅੰਦਰ ਇਸ ਅਤਿਆਚਾਰੀ ਬਾਦਸ਼ਾਹ ਦੇ ਵਿਰੁੱਧ ਘਿਣਾ ਦੇ ਭਾਂਬੜ ਬਲ ਅਹ ਉੱਠੇ, ਇਹਨਾਂ ਨੇ ਧਰਮ ਦੇ ਨਾਂ ਤੇ ਜ਼ੁਲਮ ਕਰਨ ਵਾਲੇ ਔਰੰਗਜ਼ੇਬ ਦੇ ਜਾਂਚ ਵਿਰੁੱਧ ਤੇ ਜ਼ੁਲਮ ਕਰਨ ਵਾਲੇ ਔਰੰਗਜੇਬ ਦੇ ਜਾਂਚ ਵਿਰੁੱਧ ਲੜਨ ਦਾ ਨਿਸ਼ਚਾ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੂੰ ਸਾਲਾਂ ਦੀ ਉਮਰ ਵਿਚ ਗੁਰਗੱਦੀ ਉੱਤੇ ਬੈਠਾ, ਉਨ੍ਹਾਂ ਨੇ ਸਮਾਜ ਦੇ ਲਿਤਾੜੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ, ਉਹਨਾਂ ਵਿਚ ਸ਼ਕਤੀ ਭਰਨ ਦਾ ਨਿਸ਼ਚਾ ਕਰ ਲਿਆ ਤਾਂ ਜੋ ਉਹ ਜ਼ੁਲਮ ਅਤੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਯੋਗ,

ਜੀਵਨ ਦੇ ਹਨੇਰੇ ਪੱਖਾਂ ਨੂੰ ਚਾਨਣ ਕਰਦਾ ਹੈ, ਆਪ ਦੇ ਦਰਬਾਰ ਵਿੱਚ ਬਵੰਜਾ ਮਹਾਨ ਕਵੀ ਸਨ ਉਨਾਂ ਦੀ ਰਚਨਾ ਨੇ ਲੋਕਾਂ ਅੰਦਰ ਵੀਰਤਾ ਦੀ ਭਾਵਨਾ ਕੁਟ ਕੁਟ ਕੇ ਭਰ ਦਿੱਤੀ।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 ਤੇ ਖਾਸ ਕਰਕੇ ਬਿਲਾਸਪੁਰ ਦੇ ਰਾਜੇ ਭੀਮ ਚ ਭੀਮ ਅੰਦਰ ਈਰਖਾ ਦੀ ਅੱਗ ਭੜਕ ਉਠ, ਨਤੀਜੇ ਵਜੋਂ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿਚ ਭੀਮ ਚੰਦ ਤੇ ਉਸ ਦੇ ਸਾਥੀਆਂ ਦੀ ਬੁਰੀ ਤਰ੍ਹਾਂ ਹਾਰ ਹੋਈ। ਦੀ ਬੁਰੀ ਤਰ੍ਹਾਂ ਹਾਰ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਤਿਆਰ ਕੀਤੇ ਸੰਤ ਸਿਪਾਹੀਆਂ ਦੀ ਪਹਿਲੀ ਜਿੱਤ ਸੀ, ਇਸ ਪਿਛੋਂ ਆਪ ਆਨੰਦਪੁਰ ਸਾਹਿਬ ਆ ਗਏ। ਆਨੰਦਪੁਰ ਸਾਹਿਬ ਆ ਕੇ ਆਪ ਨੇ ਪੈਂਤਾਂ ਨੂੰ ਸਿਪਾਹੀਆਂ ਦਾ ਰੂਪ ਦੇਣ ਰੂਪ ਰੂ ਰੂਪ ਦੇਣ, ਰੂਪ ਦੇਣ ਦਾ ਵਿਚਾਰ ਬਣਾਇਆ। ਇਸੇ ਉਦੇਸ਼ ਲਈ ਛੋਲਾਂ ਸੌ ਨੜ੍ਹਿਨਵੇਂ ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਸਿੱਖ ਧਰਮ ਨੂੰ ਇੱਕ ਵੱਖਰਾ ਇੱਕ ਵੱਖਰਾ ਰੂਪ ਦੇ ਦਿੱਤਾ, ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ, ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਹਾਰ ਖਾ ਕੇ ਔਰੰਗਜ਼ੇਬ ਕੋਲ ਸ਼ਿਕਾਇਤਾਂ ਕੀਤੀ ਕਿ ਕਿ ਫ਼ੋ ਭਾਰੀ ਫੌਜ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 ਆਪ ਦੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਛੋਟੇ ਸਾਹਿਜ਼ਾਦੇ ਸਰਹੰਦ ਨਵਾਬ ਦੇ ਮੁਸਲਮਾਨ ਨਾ ਬਣਨ ਉਤੇ ਜੀਉਂਦਿਆਂ ਨੀਹਾਂ ਵਿੱਚ ਚਿਣਾ ਦਿੱਤਾ। ਆਪ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਖਿਦਰਾਨੇ ਦੀ ਢਾਬ ਪਹੁੰਚੇ, ਇੱਥੇ ਮੁੜ ਆਪ ਦਾ ਸਾਹਮਣਾ ਮੁਗਲ ਫੌਜ ਮੁਗਲ ਫ਼ੌਜ ਦੇ ਨਾਲ ਹੋਇਆ।

ਇਥੋਂ ਆਪ ਤਲਵੰਡੀ ਸਾਬ ਦੇ, ਇਥੇ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਵਿਚ ਦਰਜ ਕੀਤੀ, ਆਪਣੇ ਦੀਨਾ ਕਾਂਗੜੇ ਤੋਂ ਔਰੰਗਜੇਬ ਨੂੰ ਜਫ਼ਰਨਾਮਾ ਲਿਖਿਆ ਤੇ ਆਪ ਨੰਦੇੜ ਜਾ ਪਹੁੰਚੇ, ਇਥੇ ਆਪਨੇ ਮਾਧੋ ਦਾਸ ਬੈਂਗਾਰੀ ਨੂੰ ਸਿੰਘ ਸਜਾ ਕੇ ਉਸ ਦਾ ਨਾਂ ਬਾਬਾ ਬੰਦਾ ਸਿੰਘ ਰੱਖ ਕੇ ਪੰਜਾਬ ਵੱਲ ਤੋਰਿਆ ਧੰਨਵਾਦ।

ਪਰ ਆਪਣਿਆਂ ਤੋਂ ਬਿਨਾਂ ਕਦੇ ਵੀ ਚੰਗੀ ਨਹੀਂ ਲੱਗਦੀ। ਕਮੀਆਂ ਤਾਂ ਸਾਰਿਆਂ ਚ ਹੁੰਦੀਆਂ ਨੇ ਪਰ ਕੋਈ ਆਪਣਿਆਂ ਕਮੀਆਂ ਸੁਧਾਰਨ ਦੀ ਕੋਸ਼ਿਸ਼ ਕਰਦਾ ਐ ਤੇ ਕੋਈ ਦੂਜਿਆਂ ਵਿੱਚ ਲੱਭਣ ਦੀ। ਜ਼ਿੰਦਗੀ ਵਿੱਚ ਉਚਾ ਉਡਣ ਲਈ ਕਿਸੇ ਵੀ degree ਦੀ ਲੋੜ ਨਹੀਂ ਹੁੰਦੀ। ਸੋਹਣੇ ਸ਼ਬਦ ਹੀ ਹਨ ਜੋ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ। ਜ਼ਿੰਦਗੀ ਕਈ ਰੰਗ ਦਿਖਾਉਂਦੀ ਹੈ। ਕਦੇ ਹਸਾਉਂਦੀ ਹੈ ਤੇ ਕਦੇ ਰਵਾਉਂਦੀ ਹੈ। ਜੋ ਖਾਮੋਸ਼ ਰਹਿ ਜਾਂਦੇ ਨੇ, ਉਹ ਨਿਖਰ ਜਾਂਦੇ ਨੇ ਤੇ ਜੋ ਭਾਵਨਾਵਾਂ ਵਿੱਚ ਵਹਿ ਜਾਂਦੇ ਨੇ ਉਹ ਬਿਖਰ ਜਾਂਦੇ ਨੇ। ਇਸ ਲਈ ਜ਼ਿੰਦਗੀ ਜੋ ਵੀ ਦਿੰਦੀ ਏ, ਉਸਨੂੰ ਖਿੜੇ ਮੱਥੇ ਸਵਿਕਾਰ ਕਰੋ ਕਿਉਂਕਿ ਜਦੋਂ ਜ਼ਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ। ਜ਼ਿੰਦਗੀ ਵਿੱਚ ਇਨਸਾਨ ਕਦੇ ਤਾਂ ਥੱਕ ਈ ਜਾਂਦਾ ਏ। ਖਾਮੋਸ਼ ਰਹਿੰਦੇ-ਰਹਿੰਦੇ, ਦਰਦ ਸਹਿੰਦੇ-ਸਹਿੰਦੇ, ਸਬਰ ਰੱਖਦੇ-ਰੱਖਦੇ। ਉਮੀਦ ਕਰਦੇ-ਕਰਦੇ, ਰਿਸ਼ਤੇ ਨਿਭਾਉਂਦੇ-ਨਿਭਾਉਂਦੇ ਤੇ ਸਫਾਈਆਂ ਦਿੰਦੇ-ਦਿੰਦੇ। ਛੋਟੀਆਂ-ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ-ਵੱਡੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਨੇ। ਕਿਸੇ ਨੇ ਸੱਚ ਹੀ ਕਿਹਾ ਹੈ ਜਦੋਂ ਬੁਰਾ ਵਕਤ ਆਉਂਦਾ ਏ, ਤਾਂ ਅਕਲ ਵੀ ਘਾਹ ਚਰਣ ਚਲੀ ਜਾਂਦੀ ਏ। ਇਨਸਾਨ ਚਾਹ ਕੇ ਵੀ ਸਹੀ ਫੈਸਲਾ ਨਹੀਂ ਲੈ ਪਾਉਂਦਾ ਤਾਂ ਹੀ ਤਾਂ ਕਹਿੰਦੇ ਨੇ ਵੀ ਇਨਸਾਨ ਬੁਰਾ ਨਹੀਂ ਹੁੰਦਾ। ਉਸ ਦਾ ਵਕਤ ਬੁਰਾ ਹੁੰਦਾ ਹੈ। ਕਦੇ ਵੀ ਕਿਸੇ ਦਾ ਸਾਥ ਇਹ ਸੋਚ ਕੇ ਨਾ ਛੱਡੋ ਕਿ ਉਹ ਤੁਹਾਨੂੰ ਕੁਛ ਦੇ ਨਹੀਂ ਸਕਦਾ। ਸਗੋਂ ਉਹਦਾ ਸਾਥ ਇਹ ਸੋਚ ਕੇ ਨਿਭਾਉਂਦੇ ਰਹੋ ਕਿ ਉਹਦੇ ਕੋਲ ਕੁਝ ਵੀ ਨਹੀਂ ਹੈ ਤੁਹਾਡੇ ਤੋਂ ਬਿਨਾਂ। ਜਦੋਂ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜ੍ਹੇ ਹੁੰਦੇ ਹੋ ਤਾਂ ਤੁਹਾਡੇ ਹੌਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ। ਕਿਸੇ ਵੀ ਵਿਅਕਤੀ ਦੀ ਸਭ ਤੋਂ ਵੱਡੀ ਹਾਰ ਉਸ ਵੇਲੇ ਹੁੰਦੀ ਆ ਜਦੋਂ ਪਤਾ ਲੱਗਦਾ ਏ ਜਿਸਨੂੰ ਤੁਸੀਂ ਸਭ ਕੁਝ ਮੰਨਦੇ ਓ, ਉਹਦੇ ਲਈ ਤੁਸੀਂ ਕੁਛ ਵੀ ਨਹੀਂ। ਭਰੋਸਾ ਉਸ ਤੇ ਕਰੋ ਜੋ ਤੁਹਾਡੀਆਂ ਤਿੰਨ ਗੱਲਾਂ ਜਾਣ ਸਕੇ ਤੁਹਾਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ। ਸਮਾਂ ਬੜਾ ਹੀ ਕੀਮਤੀ ਰਤਨ ਹੈ। ਇਸ ਲਈ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਚੰਗੇ-ਚੰਗੇ ਦੀ ਵੀ ਪਿੱਠ ਦਬਾ ਦਿੰਦਾ ਏ ਸਮਾਂ। ਜਿਸ ਨੂੰ ਲੋਕ ਨਕਾਰਾ ਕਹਿੰਦੇ ਨੇ, ਉਸ ਤਾਂ ਈ ਵੀ ਕੰਮ ਪਵਾ ਦਿੰਦਾ ਏ ਸਮਾਂ। ਜਿਹੜਾ ਇਨਸਾਨ ਉਚੀ ਸੋਚ ਰੱਖਦਾ ਹੋਵੇ ਤੇ ਸਾਹਸੀ ਹੋਵੇ, ਉਹ ਕਦੇ ਵੀ ਨੀ ਹਾਰਦਾ। ਜਾਂ ਤਾਂ ਜਿੱਤਦਾ ਹੈ ਤੇ ਜਾਂ ਫਿਰ ਸਿੱਖਦਾ ਏ। ਕਹਿੰਦੇ ਦੋ ਜਣਿਆਂ ਦਾ ਘਰ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ- ਇੱਕ ਧੀ ਤੇ ਦੂਜਾ ਰੁੱਖ ਕਿਉਂਕਿ ਰੁੱਖ ਧੁੱਪ ਵਿੱਚ ਤੇ ਧੀ ਦੁੱਖ ਵਿੱਚ ਬੰਦੇ ਦਾ ਦੁੱਖ ਵੰਡਾਉਂਦੇ ਹਨ। ਕਮੀਆਂ ਤਾਂ ਹਰ ਇਨਸਾਨ ਵਿੱਚ ਹੁੰਦੀਆਂ ਨੇ ਪਰ ਕਿਸੇ ਦੇ ਗੁਣਾਂ ਨੂੰ ਛੱਡ ਕੇ ਉਸ ਦੀਆਂ ਕਮੀਆਂ ਹੀ ਦੇਖਦੇ ਰਹਿਣਾ, ਤੁਹਾਡੀ ਛੋਟੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜ਼ਿੰਦਗੀ ਇੱਕ ਦਿਨ ਰਵਾ ਹੀ ਦਿੰਦੀ ਹੈ। ਚਾਹੇ ਅਸੀਂ ਆਪਣੇ ਮਾਪਿਆਂ ਦੇ ਜਿੰਨੇ ਵੀ ਲਾਡਲੇ ਕਿਉਂ ਨਾ ਹੋਈਏ। ਕਹਿੰਦੇ ਜੋ ਲੋਕ ਫੁੱਲ ਵੇਚਦੇ ਨੇ, ਅਕਸਰ ਉਹਨਾਂ ਦੇ ਹੱਥਾਂ ਵਿੱਚ ਵੀ ਖੁਸ਼ਬੂ ਰਹਿ ਜਾਂਦੀ ਏ। so ਕਿਸੇ ਤੋਂ ਵੀ ਆਸ ਰੱਖੇ ਤੋਂ ਬਿਨਾਂ ਉਸ ਦਾ ਚੰਗਾ ਕਰੋ। ਸਿਆਣੇ ਕਹਿੰਦੇ ਨੇ ਜਿਹੜੀ ਚੀਜ ਛੇਤੀ ਮਿਲ ਜਾਵੇ

ਕਿਉਂਕਿ ਚੋਰ ਨੂੰ ਆਪਣੇ ਫੜੇ ਜਾਣ ਦਾ ਡਰ ਹਮੇਸ਼ਾ ਹੀ ਸਤਾਉਂਦਾ ਰਹਿੰਦਾ ਹੈ। ਜਿਆਦਾਤਰ ਲੋਕ ਬਹਿਸ ਕਰਨਾ ਪਸੰਦ ਕਰਦੇ ਨੇ, ਲੜਾਈ ਕਰਨਾ ਪਸੰਦ ਕਰਦੇ ਨੇ ਪਰ ਫੈਸਲਾ ਕਰਨਾ ਤੇ ਪਿਆਰ ਨਾਲ ਰਹਿਣਾ ਨਹੀਂ ਚਾਹੁੰਦੇ। ਕਿਸੇ ਦੇ ਪਿੱਛੇ ਲੱਗ ਕੇ ਘਰ ਦੀਆਂ ਨੂੰ ਗਲਤ ਕਹਿਣਾ, ਕਿਸੇ ਦੂਜੇ ਦੀ ਹਰ ਗਲ ਤੇ ਸਲਾਹ, ਕਿਸੇ ਦੂਜੇ ਤੇ ਲੋੜ ਤੋਂ ਵੱਧ ਯਕੀਨ ਕਰਨਾ ਤੇ ਕਿਸੇ ਬਾਹਰਲੇ ਦੀ ਦਖਲ-ਅੰਦਾਜੀ ਇਹ ਸਾਰੀਆਂ ਗੱਲਾਂ ਹੀ ਕਿਸੇ ਦੀ ਬਣਦੀ ਦੁਨੀਆਂ ਨੂੰ ਉਜਾੜ ਦਿੰਦੀਆਂ ਹਨ। ਸਬਰ ਤੇ ਕਦਰ ਦਾ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਪਰ ਸਬਰ ਤੇ ਕਦਰ ਕਰਨਾ ਕੋਈ-ਕੋਈ ਹੀ ਜਾਣਦਾ ਹੈ। ਸਿਆਣੇ ਕਹਿੰਦੇ ਨੇ ਜ਼ਰੂਰੀ ਨਹੀਂ ਕਿ ਬੀਮਾਰ ਹੋਣ ਦੀ ਵਜ੍ਹਾ ਕੋਈ ਬੀਮਾਰੀ ਹੋਵੇ। ਕੁਝ ਲੋਕ ਤਾਂ ਦੂਜੇ ਦੀਆਂ ਖੁਸ਼ੀਆਂ ਦੇਖ ਕੇ ਹੀ ਬੀਮਾਰ ਹੋ ਜਾਂਦੇ ਨੇ। ਚੰਗੇ ਤਾਂ ਸਾਰੇ ਹੀ ਹੁੰਦੇ ਨੇ। ਬਸ ਉਹਨਾਂ ਦੀ ਪਹਿਚਾਣ ਬੁਰੇ ਵਕਤ ਵਿੱਚ ਹੁੰਦੀ ਹੈ। ਰਿਸ਼ਤੇ ਅਤੇ ਪੌਦੇ ਦੋਨੋਂ ਹੀ ਇੱਕੋ ਤਰ੍ਹਾਂ ਦੇ ਹੁੰਦੇ ਨੇ। ਲਗਾ ਕੇ ਭੁੱਲ ਜਾਓ ਤਾਂ ਦੋਨੋਂ ਹੀ ਸੁੱਖ ਦਿੰਦੇ ਨੇ। ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਪਾਣੀ ਵਰਗਾ ਬਣਨਾ ਚਾਹੀਦਾ ਏ ਜਿਹੜਾ ਆਪਣਾ ਰਸਤਾ ਖੁਦ ਬਣਾਉਂਦਾ ਏ। ਨਾ ਕਿ ਪੱਥਰ ਵਰਗਾ ਜੋ ਦੂਸਰਿਆਂ ਦੇ ਰਸਤੇ ਵਿੱਚ ਵੀ ਰੁਕਾਵਟ ਬਣਦਾ ਏ। ਸਭ ਤੋਂ ਕੀਮਤੀ ਤੋਹਫਾ ਜੋ ਅਸੀਂ ਕਿਸੇ ਨੂੰ ਦੇ ਸਕਦੇ ਹਾਂ, ਉਹ ਹੈ-ਸਾਡਾ ਸਮਾਂ। ਕਹਿੰਦੇ ਗੁੱਸਾ ਇੱਕ ਐਸਾ ਹਥਿਆਰ ਹੈ ਜੋ ਤੁਹਾਡਾ ਹੁੰਦੇ ਹੋਏ ਵੀ ਤੁਹਾਡੇ ਤੇ ਹੀ ਵਾਰ ਕਰਦਾ ਏ। ਇਸ ਲਈ ਹਮੇਸ਼ਾ ਸ਼ਾਂਤ ਰਹੋ। ਜੇਕਰ ਤੁਸੀਂ ਸ਼ਾਂਤ ਰਹੋਗੇ ਤਾਂ ਜੀਵਨ ਵਿੱਚ ਖੁਦ ਨੂੰ ਮਜ਼ਬੂਤ ਪਾਵੋਗੇ ਕਿਉਂਕਿ ਲੋਹਾ ਠੰਡਾ ਹੋਣ ਕਰਕੇ ਹੀ ਮਜ਼ਬੂਤ ਹੁੰਦਾ ਹੈ। ਗਰਮ ਲੋਹੇ ਨੂੰ ਤਾਂ ਕਿਸੇ ਵੀ ਰੂਪ ਵਿੱਚ ਢਾਲ ਲਿਆ ਜਾਂਦਾ ਹੈ। ਤੁਸੀਂ ਜਦੋਂ ਸਹੀ ਸੀ, ਉਹਨੂੰ ਕੋਈ ਵੀ ਯਾਦ ਨਹੀਂ ਰੱਖਦਾ ਤੁਸੀਂ ਜਦੋਂ ਕੋਈ ਗਲਤੀ ਕਰੋ ਤਾਂ ਉਸ ਗਲਤੀ ਨੂੰ ਕੋਈ ਵੀ ਨਹੀਂ ਭੁੱਲਦਾ। ਗੁੱਸੇ ਦੇ ਸਮੇਂ ਥੋੜਾ ਰੁੱਕ ਜਾਓ ਤੇ ਗਲਤੀ ਦੇ ਸਮੇਂ ਥੋੜਾ ਝੁੱਕ ਜਾਓ। ਇਸ ਨਾਲ ਦੁਨੀਆ ਦੀ ਹਰ ਸਮੱਸਿਆ ਦਾ ਹੱਲ ਨਿਕਲ ਆਉਂਦਾ ਹੈ। ਆਪਣੇ ਅੰਦਰ ਦੇ ਗੁੱਸੇ ਨੂੰ ਤੇ ਡਰ ਨੂੰ ਅੱਜ ਹੀ ਖਤਮ ਕਰ ਦਿਓ। ਨਹੀਂ ਤਾਂ ਇਹ ਗੁੱਸਾ ਤੇ ਡਰ ਇੱਕ ਨਾ ਇੱਕ ਦਿਨ ਤੁਹਾਨੂੰ ਖਤਮ ਕਰ ਦੇਣਗੇ। ਲੋਕ ਕਹਿੰਦੇ ਨੇ ਪੈਸਾ ਸੰਭਾਲ ਕੇ ਰੱਖੋ, ਬੁਰੇ ਵਕਤ ਦੇ ਵਿੱਚ ਕੰਮ ਆਉਗਾ। ਪਰ ਸਿਆਣੇ ਇਨਸਾਨ ਹਮੇਸ਼ਾ ਇਹੀ ਕਹਿੰਦੇ ਨੇ ਕਿ ਈਸ਼ਵਰ ਤੇ ਯਕੀਨ ਰੱਖੋ, ਬੁਰਾ ਵਕਤ ਹੀ ਨਹੀਂ ਆਉਗਾ। ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਵਕਤ ਹਰ ਇਨਸਾਨ ਦਾ ਆਉਂਦਾ ਹੈ। ਜਦੋਂ ਤਲਾਬ ਵਿੱਚ ਪਾਣੀ ਭਰ ਜਾਂਦਾ ਹੈ

ਚੰਗੇ ਵਿਚਾਰ ਤੇ ਚੰਗੇ ਸੰਸਕਾਰ ਸਿੱਖ ਲੈਂਦੇ ਨੇ, ਫਿਰ ਉਹਨਾਂ ਨੂੰ ਕਦੇ ਵੀ ਹੱਥ ਵਿੱਚ ਮਾਲਾ ਫੜਨ ਦੀ ਲੋੜ ਨਹੀਂ ਪੈਂਦੀ। ਸੰਘਰਸ਼ ਕਰਨ ਸਮੇਂ ਆਦਮੀ ਹਮੇਸ਼ਾ ਇੱਕਲਾ ਹੁੰਦਾ ਹੈ। ਪਰ ਸਫਲਤਾ ਮਿਲਣ ਤੇ ਪੂਰੀ ਦੁਨੀਆ ਉਹਦੇ ਨਾਲ ਹੁੰਦੀ ਹੈ। ਦੋ ਚੀਜਾਂ ਦੀ ਵਰਤੋਂ ਬੜੇ ਹੀ ਧਿਆਨ ਨਾਲ ਕਰੋ- ਇਕ ਸਮਾਂ ਤੇ ਦੂਜਾ ਮੂੰਹ ਚੋਂ ਨਿਕਲੇ ਬੋਲ। ਜਿਸ ਤਰ੍ਹਾਂ ਬੀਤੀਆ ਸਮਾਂ ਕਦੇ ਵਾਪਸ ਨਹੀਂ ਆਉਂਦਾ, ਉਸੇ ਤਰ੍ਹਾਂ ਮੂੰਹ ਚੋਂ ਬੋਲੇ ਹੋਏ ਬੋਲ ਕਦੇ ਵੀ ਦੁਬਾਰਾ ਵਾਪਸ ਨਹੀਂ ਆ ਸਕਦੇ। so ਵਧੀਆ ਜ਼ਿੰਦਗੀ ਜੀਉਣ ਲਈ ਸਾਨੂੰ ਕੁਝ ਦਸਤੁਰ ਅਪਣਾਉਣੇ ਚਾਹੀਦੇ ਹਨ। ਜਿਵੇਂ ਸਾਰੀਆਂ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਹੈ- ਚੰਗੀ ਸਿਹਤ। ਸਿਹਤ ਸਬੰਧੀ ਕੋਈ ਵੀ ਸਮੱਸਿਆ ਤੁਹਾਡੇ ਖੁਸ਼ੀ ਦੇ ਰਸਤੇ ਵਿੱਚ ਰੁਕਾਵਟ ਬਣ ਸਕਦੀ ਹੈ। ਆਪਣਾ ਰਹਿਣ ਬਸੇਰਾ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿਰਾਏ ਦੇ ਘਰ ਕਦੇ ਵੀ ਆਪਣੇ ਘਰ ਜਿਹੀ ਖੁਸ਼ੀ ਨਹੀਂ ਦੇ ਸਕਦੇ। ਆਪਣੇ ਜੀਵਨ ਸਾਥੀ ਨੂੰ ਸਮਝੋ। ਭਾਵੇਂ ਉਹ ਜੀਵਨ ਸਾਥੀ ਲੜਕੀ ਹੈ ਜਾਂ ਲੜਕਾ। ਕੋਈ ਵੀ ਗਲਤ ਫਹਿਮੀ ਤੁਹਾਡੇ ਮਨ ਦੀ ਸ਼ਾਂਤੀ ਨੂੰ ਭੰਗ ਕਰ ਦੇਵੇਗੀ।

ਇਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਕੰਮ ਵਿਚ ਲਗਾਈ ਰੱਖੋਗੇ। ਸਭ ਤੋਂ ਜ਼ਰੂਰੀ ਹੈ- ਆਪਣੇ ਗੁੱਸੇ ਤੇ control ਕਰੋ। ਕਿਸੇ ਲਈ ਵੈਰ ਵਿਰੋਧ ਦੀ ਭਾਵਨਾ ਨਾ ਰੱਖੋ। ਕਿਸੇ ਨਾਲ ਈਰਖਾ ਨਾ ਕਰੋ। ਜੇਕਰ ਕੋਈ ਖਾਸ ਦੋਸਤ ਗੁੱਸਾ ਵੀ ਕਰਦਾ ਹੈ ਤਾਂ ਵੀ ਪਾਸਾ ਵੱਟ ਲੋ ਕਿਉਂਕਿ ਗੁੱਸਾ ਵੀ ਆਪਣੇ ਨਾਲ ਹੀ ਕੀਤਾ ਜਾਂਦਾ ਹੈ। ਇਸ ਲਈ ਤਾਂ ਸਿਆਣੇ ਕਹਿੰਦੇ ਨੇ ਇੱਕ ਚੁੱਪ, ਸੌ ਸੁੱਖ। ਸਿਆਣੇ ਕਹਿੰਦੇ ਨੇ ਲੋਕਾਂ ਦੀ ਨਫਰਤ ਨੂੰ ਦਿਲ ਤੇ ਨਾ ਲਾਓ। ਕੁਝ ਲੋਕ ਤਾਂ ਤੁਹਾਡੇ ਨਾਲ ਸਿਰਫ਼ ਇਸ ਲਈ ਵੀ ਨਫਰਤ ਕਰਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੀ ਇੱਜਤ ਕਰਦੇ ਨੇ। ਕਿਉਂਕਿ ਜਿਹਨਾਂ ਨੇ ਤੁਹਾਨੂੰ ਗਲਤ ਸਮਝਣਾ ਹੁੰਦਾ ਹੈ, ਉਹ ਤੁਹਾਡੀ ਚੁੱਪ ਦਾ ਵੀ ਗਲਤ ਮਤਲਬ ਕੱਢ ਲੈਂਦੇ ਨੇ। ਇਸ ਲਈ ਦਿਲ ਦੇ ਸੱਚੇ ਲੋਕ ਬੇਸ਼ੱਕ ਹੀ ਇੱਕਲੇ ਰਹਿ ਜਾਣ, ਪਰ ਪਰਮਾਤਮਾ ਦੋ ਮਿੰਟ ਰੁੱਕ ਕੇ ਕਰੀਏ ਯਾਰ। ਹੈਂ

ਕੰਮ ਕਾਰ ਕਿੱਦਾਂ ਚੱਲਣ ਡਿਆ। ਕੰਮ ਕਾਜ ਵੀ ਠੀਕ ਚੱਲਦਾ। ਆਏ ਗਾਹਕ ਗੂਹਕ ਹੋਏ ਸ਼ੁਰੂ ਕਰਨ। ਕੰਮ ਹੋ ਗਿਆ ਦੋ ਕੁ ਦਿਨਾਂ ਤੋਂ ਠੀਕ ਜਿਹਾ ਹੋ ਗਿਆ ਹੈ, ਮਾੜਾ ਮਾੜਾ ਤੁਰ ਪਿਆ, ਗੱਡੀ ਆਉਂਦੀ ਲੀਹ ਤੇ।

ਤੈਨੂੰ ਪਤਾ ਕਿ ਇੱਥੇ ਜੀਰਕਪੁਰ ਚ ਸਾਰੇ ਮੰਦਾ ਹੀ ਆ ਚੱਕਰ ਪਤਾ ਕੀ ਹੈ।

ਗੱਲ ਪਤਾ ਕੀ ਹੈ।

ਸਰਕਾਰਾਂ ਹੈਗੀਆਂ ਨਿਕੰਮੀਆਂ ਤੇ ਰੁਜ਼ਗਾਰ ਹੈਨੀ ਹੈ। ਇਹੀ ਤੇ ਗੱਲ ਆ ਨਾ ਕੰਮ ਅਸੀਂ ਜਦੋਂ ਪੜ੍ਹਦੇ ਸੀ ਨਾ ਦੋ ਹਜ਼ਾਰ ਛੇ ਦੇ ਵਿੱਚ ਜਨਗਣਨਾ ਹੋਈ ਸੀਗੀ।

ਤੇ ਸੌ ਕਰੌੜ public ਸੀਗੀ।

ਹੈਂ ਸੌ ਕਰੌੜ ਜਨਤਾ ਸੀਗੀ।

ਤੇ ਫਿਰ ਦੋ ਹਜ਼ਾਰ ਛੇ ਦੇ ਵਿੱਚ ਜਦੋਂ ਹੋਈ ਤੇ ਫਿਰ ਦੋ ਹਜ਼ਾਰ ਬਾਰਾਂ ਚ ਦੁਬਾਰਾ ਹੋਈ ਤੇ ਸਵਾ ਕਰੌੜ ਹੈਂ

ਤੇ ਫਿਰ ਜਦੋਂ ਹੁਣ ਪਿੱਛੇ ਜਿਹੇ ਹੋਈ ਹੁਣ ਤਾਂ ਇੱਕ ਸੌ ਪੈਂਤੀ ਕਰੌੜ ਟੱਪ ਗਿਆ ਗਾ, ਮਤਲਬ ਇੰਨੀ ਜਨਤਾ ਆ ਤੇ ਸਾਰੀਆਂ ਮਤਲਬ ਹੈਂ ਇਹ ਤੇ ਉਹ ਨਾ ਜਿਹੜੇ ਗਿਣਤੀ ਚ ਆਏ ਆ ਜਿਹਨਾਂ ਦੀ ਹਜੇ ਗਿ ਉਹ ਜਿਹੜੇ ਉਹਨਾਂ ਦੀ ਗਿਣਤੀ ਕੋਈ ਨੀ ਗੀ। ਡੇਢ ਸੌ ਕਰੌੜ plus ਹੋ ਗਈ ਜਨਤਾ ਤੇ ਇੰਨੀ ਜਨਤਾ ਨੂੰ ਰੋਟੀ ਪਾਣੀ, ਰੁਜ਼ਗਾਰ ਸਾਰੀਆਂ ਸਹੂਲਤਾਂ ਦੇਣੀਆਂ ਕਿਤੇ ਸਰਕਾਰਾਂ ਨਿਕੰਮੀਆਂ ਹੈ, ਠੀਕ ਹੈ ਨਾ।

ਵੀਹ ਵੀਹ ਤੇ ਨਿਆਣੇ ਜੰਮੇ ਹੈ, ਹੈਂ

ਇਹ ਵੇਖ ਲਈ ਕਿਸੇ ਰੋਜ਼ ਇੱਥੇ ਪੰਜਾਬ ਦਾ ਉਹ ਹਾਲ ਹੋ ਜਾਣਾ ਵੀ ਬਿਹਾਰ ਪੰਜਾਬ ਵੱਜਿਆ ਕਰਨਾ ਵਾਂ। ਆਹੋ ਹੋਣਾ ਹੀ ਏਦਾਂ। ਜੋ ਦਿਹਾੜੀਆਂ ਕਰਦੇ ਦਰਅਸਲ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਨੀ ਪੜ੍ਹਦੀਆਂ ਆਪਣੇ ਇਤਿਹਾਸ ਦੀ ਜਾਣਕਾਰੀ ਨੀ ਰੱਖਦੀਆਂ ਉਹ ਕੋਮਾਂ ਬਰਬਾਦ ਹੋ ਜਾਂਦੀਆਂ।

ਤੇ ਪੰਜਾਬ ਦਾ ਜਿਹੜਾ ਇਤਿਹਾਸ ਆ ਉਹ ਤੇ ਕਿਸੇ ਨੂੰ ਅੱਜ ਕੱਲ੍ਹ ਦੇ ਬੱਚੇ ਨੂੰ ਕਿਸੇ ਨੂੰ ਪੁੱਛ ਕੇ ਦੇਖੋ ਪਤਾ ਹੀ ਨੀ ਹੋਣਾ। ਇਹਨਾਂ ਨੂੰ ਯਾਰ ਕਿੱਥੇ ਜਦੋਂ ਹੋਣਾਂ ਨੀ ਤੇ ਪਤਾ ਇਹਨਾਂ ਨੂੰ ਕਿੱਥੋਂ ਲੱਗਣਾ ਵਾਂ ਹੈਂ ਗੱਲ ਵੇਖਦਾਂ ਇਹ ਹੁਣ ਇੱਥੇ ਰਹਿੰਦਾ ਪੰਜਾਬ ਚ ਪੰਜਾਬੀ ਆ ਬੋਲਦਾ ਹਿੰਦੀ ਆ, ਕਿਉਂ?

ਅਸੀਂ ਪੰਜਾਬੀ ਚ ਗੱਲ ਕਰਦੇ ਹਾਂ ਨਾ ਤੇ ਸਾਨੂੰ ਉਹ ਜਵਾਬ ਹਿੰਦੀ ਚ ਦਿੰਦਾ ਵਾ, ਦੱਸ ਸਾਡੇ ਨਾਲੋਂ ਵੱਧ ਭਲਾ

ਹੈਂ ਇਹ ਤੇ ਜਾਂ ਬਾਹਰ ਜਿਹੜੇ ਆਪਣੇ ਦੋਸਤਾਂ ਮਿੱਤਰਾਂ ਨਾਲ ਰਹਿੰਦਾ ਯਾਰਾਂ ਨਾਲ ਉਹਨਾਂ ਵਾਲੀ ਮਾੜੀ ਮੋਟੀ ਇੱਕ ਦੋ ਘੰਟਾ spend ਕਰਦੇ ਆ ਜਿਹੜਾ ਇੱਕ ਦੋ ਘੰਟਾ ਨਾ ਉਹਦੇ ਨਾਲ ਬਿਤਾ ਲਿਆ।

ਉੱਥੋਂ ਹੀ ਸਾਡੇ ਨਾਲ ਹਿੰਦੀ ਚ ਗੱਲ ਕਰਦਾ ਵਾ।

ਸਾਡਾ ਤਾਂ ਪੰਜਾਬੀ ਵਾਲਾ ਤਾਂ ਰਿਹਾ ਹੀ ਨੀ system

ਹੈਂ ਉਹਨੇ ਪੰਜਾਬੀ ਪਤਾ ਨੀ ਕਦੋਂ ਇਹਨੇ ਬੋਲਣੀ ਸ਼ੁਰੂ ਕਰਨੀ ਹੈ ਕਦੋਂ ਨਹੀਂ ਕਰਨੀ ਹੈ ਚੱਕਰ ਤੇ ਉਹੀ ਹੈ।

ਤੇ ਪੰਜਾਬੀ ਬੋਲਣੀ ਚਾਹੀਦੀ ਹੈ ਨਾ।

ਉਹਦੀ ਜਿਹੜੀ ਮਾਂ ਬੋਲੀ ਹੈ ਉਹ ਤੇ ਪੰਜਾਬੀ ਹੈ।

ਤੇ ਆਹ ਜਿਹੜੇ ਸੜਕਾਂ ਤੇ ਬੋਰਡ ਬੂਰਡ ਲਾਏ ਹੈ ਵਿੱਚ ਅੱਧੀ ਹਿੰਦੀ ਤੇ ਅੱਧੀ ਪੰਜਾਬੀ ਚ ਪੰਜਾਬ state ਆ ਤੇ ਪੰਜਾਬ ਦੇ ਵਿੱਚ ਪੰਜਾਬੀ ਚੱਲਣੀ ਚਾਹੀਦੀ ਹਨਾ ਨਹੀਂ ਓਦਾਂ ਤੇ ਆਹ ਹੁਣ ਸਰਕਾਰ ਜਿਹੜੀ ਆਈ ਇਹਨਾਂ ਨੇ ਆਹ ਪਿੱਛੇ ਜਿਹੇ ਨੀ ਕਿਹਾ ਤਿੰਨ ਚਾਰ ਮਹੀਨੇ, ਤਿੰਨ ਕੁ ਮਹੀਨੇ ਹੋ ਗਏ ਆ, ਤੇ ਜਿਹੜੀ ਬੋਰਡ ਇਹਦੇ ਤੇ ਕਹਿੰਦੇ ਸੀ ਵੀ ਜੋ ਮਰਜ਼ੀ ਲਿਖੋ ਪਰ ਪਹਿਲੇ ਜਿਹੜੇ ਪਹਿਲੀ line ਹੈ ਨਾ ਹਨਾ ਪਹਿਲਾ ਜਿਹੜਾ ਵੀ ਪੰਜਾਬੀ ਚ ਲਿਖਣਾ ਵਾਂ।

ਹਮ ਤੇ ਨਹੀਂ ਤੇ ਵੱਡੇ ਚਲਾਣ ਹੋਣਗੇ।

ਤੇ ਕੀਤਾ ਸੀ ਇਹਨਾਂ ਪਰ ਮੁੱਦਾ ਪਰ ਬਣੀ ਨੀ ਕੋਈ ਗੱਲ ਉਹ ਜਿਹੀ। ਨਹੀਂ ਗੱਲ ਬਣਨੀ ਚਾਹੀਦੀ ਹੈ ਹੁਣ ਜਨਤਾ ਵੱਲ ਵੀ ਦੇਖਣਾ ਚਾਹੀਦਾ ਨਾ ਜਨਤਾ ਕੀ ਚਾਹੁੰਦੀ ਆ। ਆਹੋ ਉਹਦਾ ਸੁਣਾ ਕੀ ਹਾਲ ਆ?

ਗੰਜਾ ਠੀਕ ਆ ਗੰਜੇ ਨੂੰ ਕੀ ਹੋਣਾ। ਹੋਰ ਹੈਰੀ ਕੀ ਕਰਦਾ। ਹੈਂ? ਹੈਰੀ ਕੀ ਕਰਨਡਿਆ?

ਉਹਨੇ ਕੌਣ ਜਿਹਾ ਫੜਿਆ ਹੋਇਆ ਆਇਸਕਰੀਮ ਦਾ ਤੇ ਦੇਖਣਾ ਸੀ ਉਹਨੂੰ ਲਿਬੜਿਆ ਲੁਬੜਿਆ ਨਾ ਹੋਵੇ। ਨਹੀਂ ਆਉਣਾ ਵਾਂ ਹੁਣ ਸ਼ਾਮ ਨੂੰ ਨਿਕਲੇਗਾ ਬਾਹਰ ਫਿਰ ਕਹੇਗਾ ਮੈਨੂੰ ਬਾਹਰ

ਹੋਰ ਕੋਈ ਗੱਲਬਾਤ।